ਇਹ ਇੱਕ ਕੱਪੜਿਆਂ ਦੀ ਦੁਕਾਨ ਹੈ ਜਿੱਥੇ ਬਹੁਤ ਸਾਰੇ ਕੱਪੜੇ ਲੱਗੇ ਹੋਏ ਆ ਡੰਮੀ ਵਗੈਰਾ ਨੂੰ ਵੀ ਕੱਪੜੇ ਪੁਆਏ ਹੋਏ ਆ ਇੱਕ ਟੇਬਲ ਲੱਗਿਆ ਹੋਇਆ ਐ ਕੁਰਸੀ ਵੀ ਲੱਗੀ ਹੋਈ ਏ ਇੱਕ ਇੱਥੇ।

ਇਹ ਇੱਕ ਪੈਲੇਸ ਹੈਗਾ ਇਥੇ ਕੋਈ ਪ੍ਰੋਗਰਾਮ ਚੱਲ ਰਿਹਾ ਬਹੁਤ ਸਾਰੇ ਟੇਬਲ ਲੱਗੇ ਹੋਏ ਆ ਕੁਰਸੀਆਂ ਵੀ ਲੱਗੀਆਂ ਹੋਈਆਂ।

ਐਗਡੀਐਸਪੀ ਸੋਡਾ ਐਂਡ ਕਾਫੀ ਸ਼ੋਪ ਦੀ ਦੁਕਾਨ ਹੈਗੀ ਐ ਇਥੇ ਟੇਬਲ ਲੱਗਿਆ ਹੋਇਆ ਕੁਰਸੀਆਂ ਵੀ ਲੱਗੀਆਂ ਹੋਈਆਂ ਬਹੁਤ ਸਾਰੇ ਲੋਕ ਬੈਠ ਕੇ ਕੁਝ ਖਾ ਰਹੇ ਆ ਇਥੇ।

ਆਹ ਇੱਕ ਓਫਿਸ ਹੈਗਾ ਹੈ ਜਿੱਥੇ ਬਹੁਤ ਸਾਰੀਆਂ ਫੋਟੋਆਂ ਲੱਗੀਆਂ ਹੋਈਆਂ ਨੇਂ ਔਰ ਦਿਵਾਰ ਉੱਤੇ ਇੱਕ ਪੇਂਟਿੰਗ ਵੀ ਲੱਗੀ ਹੈ ਜੋਕਿ ਬਹੁਤ ਹੀ ਜਿਆਦਾ ਖੂਬਸੂਰਤ ਹੈਗੀ ਹੈ।

ਔਰ ਇੱਥੇ ਬਾਈਕ ਵਗੈਰਾ ਵੀ ਲੱਕੀ ਲੈ ਕੇ ਜਾ ਰਹੇ ਹੈਗੇ ਐ ਇੱਕ ਫੌਜੀ ਦੀ ਮੂਰਤੀ ਬਣੀ ਹੋਈ ਐ ਇੱਥੇ ਬੂਟੇ ਵਗੈਰਾ ਵੀ ਲੱਗੇ ਬਹੁਤ ਹੀ ਜਿਆਦਾ।

ਲਾਈਟ ਵਗੈਰਾ ਵੀ ਲੱਗੀਆਂ ਹੋਈਆਂ ਇੱਥੇ ਮੋਬਾਈਲ ਨੰਬਰ ਲਿਖਿਆ ਹੋਇਆ ਇੱਥੇ ਨੋ ਦੋ ਅੱਠ ਨੋ ਨੋ --

ਇਹ ਇੱਕ ਮਠਾਈ ਦੀ ਦੁਕਾਨ ਹੈਗੀ ਜੋ ਕਿ ਬਹੁਤ ਸਾਰੀ ਮਿਠਾਈਆਂ ਪਈਆਂ ਹੋਈਆਂ ਅੰਦਰ ਲੱਡੂ ਵਗੈਰਾ ਬੇਸਣ ਦੇ ਲੱਡੂ ਪਏ ਹੈਗੇ ਆ ਮੋਤੀ ਚੂਰ ਦੇ ਲੱਡੂ ਵੀ ਪੇ ਹੈਗੇ ਐ।

ਹੈ ਕੋਈ ਪੈਲਸ ਵਗੈਰਾ ਹੈਗਾ ਜਿੱਥੇ ਬਹੁਤ ਜਿਆਦਾ ਸਜਾਵਟ ਕੀਤੀ ਹੋਈ ਹੈ ਲਾਈਟਾਂ ਵਗੈਰਾ ਵੀ ਲੱਗੀਆਂ ਹੋਈਆਂ ਪੈਲੇਸ ਦਾ ਨਾਮ ਹੈ ਰੋਇਲ ਪੈਲਸ ।

ਇੱਥੇ ਪੌੜੀਆਂ ਵਗੈਰਾ ਵੀ ਲੱਗਿਆਂ ਹੋਈਆਂ ਫੁਲਾਵਾਰ ਵਗੈਰਾ ਲੱਗੇ ਹੋਏ ਲਾਈਟ ਵਗੈਰਾ ਵੀ ਲੱਗਿਆਂ ਹੋਈਆਂ।

ਇੱਥੇ ਇੱਕ ਭਾ ਪਈ ਹੈਗੀ ਹੈ ਬਾਰੀ ਅੰਦਰ ਬੋਹੁਤ ਸਾਰਾ ਸਮਾਨ ਫੈਲਾ ਪਿਆ ਹੈਗਾ ਵੈਸਲੀਨ ਪਈ ਹੈਗੀ ਹੈ ਡਿਟੋਲ ਦੀਆਂ ਤਿੰਨ ਸ਼ੀਸ਼ਿਆਂ ਪਈਆਂ ਹੈਗੀ ਹੈਂ।

ਇਹ ਇੱਕ ਹੋਸਪਿਟਲ ਹੈਗਾ ਡਾਕਟਰ ਅਭਿਸ਼ੇਕ ਆਯੁਰਵੈਦਿਕ ਹੋਸਪਿਟਲ ਇੱਥੇ ਮੋਬਾਇਲ ਨੰਬਰ ਲਿਖਿਆ ਹੋਇਐ ਅੱਠ ਪੰਜ ਅੱਠ ਜ਼ੀਰੋ ਛੇ --